ਇਹ ਮੰਦਰ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਇਹ ਮੰਦਰ--

ਰੂਮ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਰੂਮ ਵਿੱਚ ਦੋ--

ਪਲਾਂਟ ਵੀ ਪਲਾਂਟ ਦੇ ਨਾਲ ਨਾਲ ਫਲਾਵਰ ਵੀ ਬਹੁਤ ਸੋਹਣੇ ਲੱਗ ਰਹੇ ਹਨ।

ਮਦਦਗਾਰ ਸਾਬਿਤ ਹੁੰਦੀ ਹੈ ਇਸ ਨਾਲ ਅੱਸੀ ਆਪਣੇ ਬਹੁਤ ਹੀ ਕੰਮ ਕਰ ਸਕਦੇ ਹਨ ਇਹ ਦੇਖਣ ਵਿੱਚ ਬਹੁਤ--

ਇਸ ਪਿਚਰ ਵਿੱਚ ਸਾਨੂੰ ਇੱਕ ਫਰਨੀਚਰ ਹਾਊਸ ਦਿਖਾਈ ਦੇ ਰਿਹਾ ਹੈ ਇਸ ਫਰਨੀਚਰ ਹਾਊਸ ਦਾ ਨਾਮ ਸੁਪਰੀਮ ਫਰਨੀਚਰ ਹਾਊਸ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਮਾਰਕੇਟ ਦਿਖਾਈ ਦੇ ਰਿਹਾ ਹੈ ਮਾਰਕੇਟ ਦੇ ਨਾਲ ਹੀ ਇੱਕ ਬਹੁਤ ਵੱਡੀ ਸ਼ੜਕ ਹੈ।

ਇਹ ਮਸ਼ੀਨ ਸਾਡੇ ਲਈ ਬਹੁਤ ਲਾਭਦਾਇਕ ਹੁੰਦੀ ਹੈ ਇਹ ਮਸ਼ੀਨ ਨੂੰ--

ਇਸ ਪਿੱਚਰ ਵਿੱਚ ਸਾਨੂੰ ਬਹੁਤ ਹੀ ਸੋਹਣਾ ਵਿਊ ਦਿਖਾਈ ਦੇ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਆਈਸ ਕਰੀਮ ਦੀ ਦੁਕਾਨ ਦਿਖਾਈ ਦੇ ਰਹੀ ਹੈ ਦੁਕਾਨ ਦਾ ਨਾਮ--

ਇਸ ਪਿਕਚਰ ਵਿੱਚ ਸਾਨੂੰ ਇੱਕ ਗਰਾਊਂਡ ਦਿਖਾਈ ਦੇ ਰਹੀ ਹੈ ਗਰਾਊਂਡ ਵਿੱਚ ਬਹੁਤ ਹੀ ਸਾਰੇ ਪਲੇਅਰਸ ਵੀ ਦਿਖਾਈ ਦੇ ਰਹੇ ਹਨ।

ਇੱਥੇ ਔਰ ਵੀ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਹੈ ਜੋ ਕਿ ਆਰਾਮ ਕਰ ਰਹੇ ਹਨ।

ਬੈਂਕ ਦੇ ਬਾਹਰ ਬਹੁਤ ਹੀ ਸਾਰੇ ਲੋਗ ਖੜਕੇ ਵੈਟ ਕਰ ਰਹੇ ਹਨ।

ਘਿਓ ਦੇ ਪੀਪੇ ਪਏ ਹੋਏ ਹਨ ਅਤੇ ਨਾਲ ਹੀ ਇੱਥੇ ਇੱਕ ਹੋਰ ਆਦਮੀ ਦਿਖਾਈ ਦੇ ਰਿਹਾ ਹੈ।

ਕੋਈ ਸੰਗੀਤ ਬੋਲ ਰਹੀ ਹੈ ਅਤੇ ਆਦਮੀਂ ਢੋਲਕ ਵਜਾਨ ਦਾ ਕੰਮ ਕਰ ਰਿਹਾ ਹੈ ਦੁੱਜੀ ਔਰਤ ਇੱਕ ਹਰਮੋਨੀਅਮ ਵਜ੍ਹਾ ਰਹੀ ਹੈ।

ਇਹ ਇਕ ਸੈਂਟਰ ਹੈ ਜੋ ਕਿ ਦੇਖਣ ਵਿੱਚ ਬਹੁਤ ਵੱਡਾ ਲੱਗ ਰਿਹਾ ਹੈ ਸੈਂਟਰ ਦੇ ਵਿੱਚ ਦੋ ਪੱਖੇ ਲੱਗੇ ਹੋਏ ਹਨ।

ਇੱਥੇ ਬਹੁਤ ਹੀ ਵੱਡੀ ਮਾਤਰਾ ਵਿੱਚ ਕੁਰਸੀਆਂ ਦਿੱਖ ਰਹੀਆਂ ਹਨ।

ਕਾਂਚ ਵੀ ਲੱਗੀਆਂ ਹੋਈਆਂ ਹਨ ਇਸ ਹੋਟਲ ਤੇ ਬਹੁਤ ਸੋਹਣੀਆਂ ਸੋਹਣੀਆਂ ਲਾਈਟਸ ਵੀ ਲੱਗੀਆਂ ਹੋਈਆਂ ਹਨ ਜੋ ਕਿ ਬਹੁਤ ਹੀ ਸੁੰਦਰ ਲੱਗ ਰਹੇ ਹਨ।